ਸਤਿ ਸ੍ਰੀ ਅਕਾਲ ਮੈਂ ਆਪਣੇ ਗਾਣੇ ਅੱਗੇ ਸ਼ੁਰੂ ਕਰਨ ਲੱਗਾ ਹਾਂ ਉੱਨੀ ਸੋ ਬਿਆਲੀ ਈਸਵੀ ਵਿੱਚ HSI ਮੰਨ ਨੇ ਸਭ ਤੋਂ ਪਹਿਲਾ, ਸੰਕਲਪ ਸੰਸਦ ਸਮੂਹ ਦੀ ਵਰਤੋਂ ਆਪਣੇ ਪ੍ਰਸਿੱਧ ਕਿਤਾਬਾਂ ਸਥਿੱਤੀ ਦੇ ਮਨੋਵਿਗਿਆਨ ਵਿੱਚ ਕੀਤੀ ਸੀ, ਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਮਨੋਵਿਗਿਆਨੀ ਨੇ ਮਨੁੱਖੀ। ਵਿਰਾਡ ਡੇ

ਇਸ ਲਯੀ ਕੀਤੀ ਆਪਣੀ, ਆਪਣਾ ਧਿਆਨ ਵਿਚ ਗੱਲ ਆਪਣੇ ਅਕੈਦਮਿਕ ਕਿਤਾਬੀ ਕੇੜੇ ਵੀ ਮਨੁੱਖ ਆਪਣੇ ਸਮਾਜ ਸਮੂਹ ਨੂੰ ਚੁਣਦਾ ਹੈ ਇਹ ਸਦਪੂ ਸਮੂਹ ਕਿਸ ਤਰ੍ਹਾ ਉਸਨੇ ਵਿਆਕਤੀਬਿੰਬ ਉੱਤੇ ਪ੍ਰਭਾਵ ਪਾਉਂਦਾ ਹੈ ਬਾਅਦ ਵਿੱਚ ਸਮਾਜ ਵਿਗਿਆਨੀਆ ਖਾਸ ਕਰਨਾ

ਸਮਾਜਿਕ ਵਾਤਾਵਰਨ ਤੇ ਕਰ ਕਾਰਜ ਅਤੇ ਸਰੰਚਨਾਵਾਂ ਪੱਖਾਂ ਨੂੰ ਸਮਝਣ ਲਈ। ਸਮੂਹ ਦਾ ਅਰਥ ਸਮਝਿਆ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ membership ਸਮੂਹ ਦਾ ਅਰਥ ਸਮਝਣਾ ਪਵੇਗਾ ਕਿਉਂਕਿ। ਸਾਦਰਨ ਵਿੱਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ। ਕਿਸ ਸਮੂਹ ਦਾ ਵਿਅਕਤੀ member ਹੁੰਦਾ ਹੈ ਜਿਸ ਸਮੂਹ ਨੂੰ ਓ

ਉਸ ਉਸ ਸਮੂਹ ਦੇ ਵਿਚਾਰਾਂ, ਪ੍ਰਗਟਾਵਾ, ਰੁਕਾਵਟ, ਆਉਂਦੇ ਨੂੰ ਵੀ ਆਉਣਾ ਮਾਨ ਲੈਂਦਾ ਹੈ ਉਹ ਆਪਣੇ ਓ ਆਪਣੇ ਆਪ ਨੂੰ ਉਸ ਸਮੂਹ ਦਾ ਭਿੰਵਿਨ ਅੰਗ ਮੰਨਦਾ ਹੈ ਇਸ ਤਰਾਂ ਉਸ ਦਾਰ ਇੱਕ ਕੰਮ ਦਾ ਤਰ੍ਹਾਂ ਉਨ ਸਮੂਹ ਦੀ ਕੀਮਤਾਂ ਦੇ ਅਨੁਸਾਰ ਹੀ ਆਉਂਦਾ ਹੈ ਉਸ ਸਮੂਹ ਦੇ ਆਤਸ਼ ਕੀਮਤ ਆਦਿ ਉਸ ਦੇ

ਸਮੂਹ ਦੀਆ ਕੀਮਤਾਂ ਨੂੰ ਸਾਹਮਣੇ ਰੱਖ ਦਾ ਹੈ ਇਸ ਤਰਾਂ ਏਹ ਵਿਅਕਤੀ ਦਾ membership ਸਮੂਹ ਹੁੰਦਾ ਹੈ ਪਰ ਕਈ ਵਾਰੀ ਇਹ ਵੇਖਣ ਨੂੰ ਮਿਲਦਾ ਹੈ ਕਿ ਵਿਅਕਤੀ ਦਾ ਵਿਹਾਰ ਆਪਣੇ ਸਮੂਹ ਦੀਆ ਘਿਰਤਾ ਦਾ ਦਰਜਾ ਉੱਠਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਇਸੇ ਕਾਰਨ ਸਮੁੱਜੇ ਸਮੂਹ ਦਾ ਸੰਕਲਪ ਸਾਡੇ ਸਾਮਨੇ ਆਇਆ ਖੁਦ ਲੇਖਿਕਾ ਦੇ ਅਨੁਸਾਰ ਵਿਹਾਰ ਪ੍ਰਤੀ ਮਾਨ ਤੇ ਉਸ ਦੀ ਸਥਿਤੀ ਨਾਲ ਸੰਬੰਧਿਤ ਵੇਤਨ ਲਈ ਸਾਡੇ ਲਈ ਏ ਜਾਨਣਾ ਜਰੂਰੀ ਨਹੀਂ ਤੇ। ਅਨੁਸਾਰ ਵਿਵਹਾਰ ਦੇ ਪ੍ਰਤੀ ਮਾਨ ਤੇ ਉਸ ਦੀ ਸਥਿਤੀ ਨਾਲ ਸੰਬੰਧਿਤ ਵਿੱਬਚਨ ਲਈ ਸਾਡੇ ਲਈ ਇਹ ਜਾਨਣਾ ਜਰੂਰੀ ਨਹੀਂ ਸੀ ਕਿ ਉਹ ਇਸ ਸਮੂਹ ਦਾ member ਹੈ ਤੇ ਉਸ ਦੀ ਉਸ ਸਮੂਹ ਵਿਚ ਕਿ ਚੁੱਜੀ ਹੈ ਕਿਉਂਕਿ ਉਹ ਆਪਣੇ ਸਮੂਹ ਦਾ member ਹੁੰਦੇ ਹੋਏ ਵੀ ਕਿਸੇ ਹੋਰ ਸਮੂਹ ਤੋਂ ਅਵੀ ਤੋ ok ਉਸ ਦਾ ਮਨੋਵਿਗਿਆਨ ਤੋਰ ਤੇ member ਬਣਾ ਦਿੰਦਾ ਹੈ। ਵਿਅਕਤੀ ਇਸ ਗੱਲ ਦਾ ਆਰਥਿਕ member ਨਾ ਹੁੰਦੇ ਹੋਏ ਵੀ ਇਸ ਤੋਂ ਇੰਨਾ ਸਾਬਿਤ ਹੁੰਦਾ ਹੈ ਕਿ ਉਸ ਤੋਂ ਉਸ ਦੇ ਦਾ ਬਹੁਤ ਸਾਰਾ ਹਿੱਸਾ ਸਮੂਹ ਦੇ ਅੰਦਰ ਹੁੰਦਾ ਹੈ ਸਮਾਜ ਵਿਗਿਆਨ ਉਸ ਸਮੂਹ ਨੂੰ ਸਮੁੰਦਰ ਰੱਬ ਸਮੂਹ ਕਹਿੰਦੇ ਹਨ ਆਮ ਸ਼ਬਦ ਵਿਚ ਵਿਅਕਤੀ ਕਿਸੇ ਵੀ ਸਮੂਹ ਦਾ member ਹੋ ਸਕਦਾ ਹੈ ਪਰ ਮਨੋਵਿਗਿਆਨ ਤੋਰ ਤੇ ਉਹ ਆਪਣੇ ਆਪ ਨੂੰ ਕਿਸੇ ਵੀ ਸਮੂਹ ਨਾਲ ਸੰਬੰਧਿਤ ਮੰਨ ਸਕਦਾ ਹੈ। ਸਮਾਜ ਵਿਗਿਆਨ ਉਸ ਸਮੂਹ ਨੂੰ ਸੁੰਦਰਤਲ ਸਮੂਹ ਕਹਿੰਦੇ ਹਨ ਆਮ ਸ਼ਬਦਾਂ ਵਿੱਚ ਵਿਅਕਤੀ ਕਿਸੇ ਵੀ ਸਮੂਹ ਦਾ member ਹੋ ਸਕਦਾ ਹੈ ਪਰ ਮਨੇਵਿਗਿਆਨ ਤੋਰ ਤੇ ਉਹ ਆਪਣੇ ਆਪ ਨੂੰ ਕਿਸੇ ਵੀ ਸਮੂਹ ਨਾਲ ਸੰਬੰਧਿਤ ਮੰਨ ਸਕਦਾ ਹੈ ਅਤੇ ਆਪਣੀਆਂ ਆਦਤਾਂ ਮਨੇਵਿਗਿਆਤੀ ਨੂੰ ਉਸ ਸਮੂਹ ਦੇ ਅਨੁਸਾਰ ਨਿਯੁੱਕਤ ਕਰਦਾ ਹੈ ਇਸ ਸਮੂਹ ਨੂੰ ਸੰਦਬਗ ਸਮੂਹ ਕਹਿੰਦੇ ਹਨ ਜਿਵੇਂ ਕੋਈ ਮੱਧ ਵਰਗੀ ਸਮੂਹ ਦਾ member

ਆਪਣੇ ਰਹਿਣ-ਸਹਿਣ, ਖਾਣ-ਪੀਣ ਦੇ ਤਰੀੇਕੇ ਅਤੇ ਉੱਚ ਵਰਗ ਦੇ ਅਨੁਸਾਰ ਨਿਯੁਕਤ ਕਰਦਾ ਹੈ ਤਾ ਉਹ ਉੱਚ ਵਰਗ ਉਸ ਮੱਧ ਵਰਗੀ ਵਿਅਕਤੀ ਦਾ

ਇਸ ਤਰਾਂ ਜਦੋਂ ਵਿਅਕਤੀ ਉੁਸ ਵਰਗ ਨਾਲ ਮਾਨਸਿਕ ਤੌਰ ਤੇ ਸੰਬੰਧਿਤ ਹੁੰਦਾ ਹੈ ਉਸ ਵਰਗ ਨੂੰ ਦੀ ਸੰਦਕ ਸਮੂਹ ਹੁੰਦਾ ਹੈ ਇਸ ਤਰਾਂ ਉਹ ਆਪਣੀ ਆਦਤਾਂ ਪ੍ਰਤੀ, ਮਾਨ ਪ੍ਰਤੀ, ਵਿੱਥਾਂ ਆਦਿ ਨੂੰ। ਉਸ ਸਕੁੱਲ ਸਮੂਹ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹੈ ਦੇ ਅਨੁਸਾਰ ਸਦਰੂਪ ਸਮੂਹ ਉਹ ਸਮੂਹ ਹਨ ਜਿਨਾਂ ਨਾਲ ਵਿਅਕਤੀ ਆਪਣੇ ਆਪ ਨੂੰ ਸਮੂਹ ਦੇ ਇੱਕ ਅੰਗ ਦੇ ਰੂਪ ਵਿੱਚ ਸੰਬੰਧਿਤ ਕਰਦਾ ਹੈ ਜਾਂ ਮਨੋਵਿਗਿਆਨੀ ਰੂਪ ਨਾਲ ਸੰਬੰਧਿਤ ਹੋਂਣ ਦੀ ਚਾਅ ਕਰਦਾ ਹੈ। ਦੈਨਿਕ ਭਾਸ਼ਾ ਵਿੱਚ ਸਦਵੰਸ਼ ਨੂੰ ਓ ਸਮੂਹ ਹਨ ਜਿਨਾਂ ਨਾਲ ਵਿਅਕਤੀ ਆਪਣੀ ਪਛਾਣ ਕਰਦਾ ਹੈ। ਦੈਨਿਕ ਭਾਸ਼ਾ ਵਿਚ ਸਦਬੱਬ ਸਮੂਹ ਓਹ ਸਮੂਹ ਹਨ ਜਿਨਾਂ ਨਾਲ ਵਿਅਕਤੀ ਆਪਣੀ ਪਛਾਣ ਕਰਦਾ ਹੈ ਜਾਂ ਪਛਾਣ ਕਰਨ ਦੀ ਇੱਛਾ ਰੱਖਦਾ ਹੈ .

ਮੁਲਾਂਕਣ ਜਾ ਮੁਲਕਣ ਦੀਆ ਉਹ ਪ੍ਰਕਿਰਿਆਵਾ ਦੇ ਕਾਰਨ ਤੇ ਪਰਿਣਾਮ ਨੂੰ ਕ੍ਰਮਬੰਦ ਕਹਿੰਦਾ ਹੈ ਜਿਨਾਂ ਵਿੱਚ ਵਿਅਕਤੀ ਔਰ ਮਨੁੱਖਾਂ ਅਤੇ ਸਮੂਹਾਂ ਦੀਆਂ ਕੀਮਤਾਂ ਦੇ ਮਾਪਦੰਡਾਂ ਨੂੰ ਤੁਲਨਾਮਕ। ਨਿਰਦੇਸ਼ ਵਿਵਸਥਾ ਦੇ ਰੂਪ ਵਿੱਚ ਬਣਾਉਂਦਾ ਹੈ। ਮੋਟਨ ਦੇ ਅਨੁਸਾਰ ਏਹ ਵੇਖਿਆ ਜਾਂਦਾ ਹੈ ਕਿ ਜੇੜੇ ਸਮੂਹ ਜੀਵਨ ਦੇ ਹਾਲਤਾਂ ਵਿੱਚ ਜਾਦਾ ਸਫਲ ਹਨ ਵਿਅਕਤੀ ਉਨਾਂ ਨੂੰ ਸਦਰੱਵ ਸਮੂਹ ਮੰਨਣ ਲੱਗ ਜਾਂਦਾ ਹੈ। ਮਟਰਨ ਦੇ ਅਨੁਸਾਰ ਜਰੂਰੀ ਨਈ ਹੈ ਕਿ ਕੋਈ ਵਿਅਕਤੀ ਉਸ ਸਮੂਹ ਦਾ member ਹੋਵੇ ਜਿਸ ਦਾ ਓਹ member ਹੈ ਉਸ ਉਹ ਉਸ ਸਮੂਹ ਦਾ member ਹੋ ਸਕਦਾ ਹੈ ਜਿਸ ਦਾ ਓਹ member ਨਹੀਂ ਹੈ।

ਤੇ ਗੈਰ membership ਸਮੂਹ ਵੀ ਸਾਡੇ ਲਈ ਸਦਬੱਬ ਸਮੂਹ ਹੋਵੇਗਾ

ਅਸੀਂ member ਹਾਂ ਬਲਕਿ ਉਸ ਸਮੂਹ ਦਾ ਆਂਦਾ ਹੈ ਜਿਸ ਨਾਲ ਸਾਡਾ ਸਿਰਫ ਮਨੋਵਿਯਕਤੀ ਸੰਬੰਧ ਹੁੰਦਾ ਹੈ ਜਿਸ ਦੇ ਆਦਤ, ਕੀਮਤਾਂ ਵਿਹਾਰ ਪ੍ਰਤੀ ਮਾਨ ਆਦਿ ਨੂੰ ਅਸੀਂ। ਆਦਤ ਮੰਨਦੇ ਮੰਨ ਲੈਨੇ ਹਾਂ ਅਤੇ ਇਸ ਲਈ ਉਸ ਸਮੂਹ ਨਾਲ ਘੱਟੋ-ਘੱਟ ਮਨੋਵਿਗਿਆਨ ਤੌਰ ਤੇ ਆਪਣਾ ਸੰਬੰਧ ਬਣਾਈ ਰੱਖਣਾ ਚਾਹੁੰਦੇ ਹਾ। ਜਾਂ ਸੰਬੰਧ ਰੱਖਣ ਲਈ ਇੱਛਾ ਸਾਡੇ ਵਿੱਚ ਹੁੰਦੀ ਹੈ ਜੇੜੇ ਸਮੂਹ ਨੂੰ ਸਦਰੂਪ ਸਮੂਹ ਕਹਿੰਦੇ ਹਨ ਹੈਗੀ ਐਮ ਜੋਮਸ ਦਾ ਕਹਿਣਾ ਹੈ ਕਿ ਵਿਅਕਤੀ ਦਾ ਵਿਹਾਰ। ਸਿਰਫ ਉਸ ਸਮੂਹ ਦੁਆਰਾ ਨਿਕਟ ਅਤੇ ਨਿਰਦੇਸਿਕ ਨਈ ਹੁੰਦਾ ਤੇ ਇਸ ਦਾ ਅਸਲੀਅਤ ਵਿੱਚ member ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸਦੇ ਵਿਚਾਰ ਅਨੁਭਵ ਆਦਿ ਕਿਸੇ ਅਜਿਹੇ ਸਮੂਹ ਦੁਆਰਾ ਨਿਕਟ ਦੁਆਰਾ ਸੰਚਾਲਿਤ ਹੋਣ

ਸਮੁੰਦਰ ਸਮੂਹ ਓਹ ਹੋਵੇਗਾ ਜਿਸ ਕਰ ਹੋਠ ਲਿਖੇ ਵਲਾਤਾਂ ਵਿੱਚ ਕੋਈ ਵੀ ਕਲਾਥ ਨਾ ਮੌਜੂਦ ਹੋਣ, ਸਤਿ ਸ਼੍ਰੀ ਅਕਾਲ। ਵਧੀਆ ਵਧੀਆ ਤੁਸੀ ਦੱਸੋ?

ਕੀ ਕਰਦੇ ਪਏ ਜੇ? ਕੁਝ ਨੀ ਮੈਂ ਸੋਚਣ ਡਈ ਸੀ, ਕਿਤੇ ਘੁੰਮਣ-ਫਿਰਨ ਚੱਲੀਏ ਹਨਾ। network ਦੀ ਬੜੀ problem ਆਉਣ ਡਈ ਆ ਤੇਰੇ। ਕਿੱਥੇ ਬੈਠੀ ਆਂ ਤੂੰ ਉਥੇ ਹੀ ਬੈਠੀ ਆਂ ਮੈਂ ਤੇ। ਆ ਕਮਰੇ ਚ network ਵਧੀਆ ਆਉਂਦਾ ਨਾ। ਰੋਜ਼ ਬੈਠੀ ਹੁੰਨੀ ਮੈ ਇੱਥੇ। ਮੈਂ ਇਥੇ ਹੀ ਬੈਠੀ ਆਂ। ਅੱਛਾ ਥੋੜ੍ਹਾ ਇਧਰ-ਉਧਰ ਹੋ ਨਾ। ਤੇਰੀ ਆਵਾਜ਼ ਬੜੀ ਕੱਟਣ ਡਈ ਆ। ਅੱਛਾ ਠੀਕ ਆ? ਹਾਂ ਹੁਣ ਹੋਈ ਅਹ ਠੀਕ ਅੱਛਾ ਤੇ ਕੀ school ਚੋਂ ਛੁੱਟੀਆਂ ਲਈਆਂ ਹੋਈਆ। ਅਮ ਨਹੀਂ ਮੇਰੇ ਨਾ ਅਹ paper ਅਸਲ ਚ ਚੱਲਣ ਡਏ ਆ ਹੁਣ। ਤੈਨੂੰ ਪਤਾ ਤਾਂ ਹੈ third semester ਦੇ paper ਚੱਲਣ ਡਏ ਆ ਹੁਣ, ਹਨਾ। ਉਨ੍ਹਾਂ ਨੇ ਵਿੱਚ ਛੁੱਟੀਆਂ ਹੀ ਕਿੰਨੀਆਂ ਦੇ ਛੱਡੀਆਂ ਵਾ। ਇੱਕ-ਇੱਕ paper ਚ ਕਿੰਨੀਆਂ ਕਿੰਨੀਆਂ ਛੁੱਟੀਆਂ ਕਰ ਅਹ ਕਰ ਛੱਡੀਆਂ ਵਾ। ਹੁਣ paper ਪੜ੍ਹਨ ਨੂੰ ਵੀ ਜੀਅ ਨੀ ਕਰਨ ਡਿਆ। ਕਿਉਂ ਕਿ ਉਹ ਸਾਰੇ paper ਰਹਿ ਗਏ ਆ ਹਨਾ last ਵਾਲੇ। ਉਹ ਤਾਂ ਹੈਗੇ ਹੀ grade marks ਵਾਲੇ ਆ। ਉਨ੍ਹਾਂ ਦਾ ਤਾਂ ਚੱਲ ਇਹ ਆ ਵਾ, ਵੀ ਥੋੜ੍ਹਾ ਬਹੁਤ ਵੀ ਪੜ੍ਹਿਆ ਹੋਊਗਾ ਤਾਂ ਚਲ ਜਾਣਾ ਵਾ ਹਾਂ grade ਦਾ ਤਾਂ ਐਨਾ ਕੀ ਹੁੰਦਾ, ਹੁੰਦਾ ਹਨਾ। ਹਾਂ, ਘਰ ਬਹਿ-ਬਹਿ ਕੇ ਨਾ, ਹੁਣ bore ਹੋ ਗਏ ਆਂ। ਤੇ ਹੁਣ ਮਤਲਬ ਕਿ ਮੈਨੂੰ ਇਹ ਨੀਂ ਸਮਝ ਲੱਗਣ ਡਈ ਕਿ ਕਿੱਥੇ ਜਾਈਏ ਘੁੰਮਣ ਹਨਾ। ਤੂੰ ਮੈਨੂੰ ਦੱਸ। ਤੈਨੂੰ ਕੋਈ hill station ਵਗੈਰਾ ਪਸੰਦ ਆ ਕੁਸ਼। ਹਾਂ ਵੈਸੇ ਤੁਸੀਂ ਕਦੇ ਸ਼ਿਮਲੇ ਗਏ? ਨਹੀਂ ਮੈਂ ਕਦੀ ਨੀਂ ਗਈ। ਜਾਣਾ ਮੈਂ ਬੜਾ ਜੀਅ ਕਰਦਾ ਪਰ ਜਾਈਏ ਕਿੱਦਾਂ, ਉਹਦੇ ਲਈ ਵੀ ਜਾਣ ਲਈ ਵੀ ਪੈਸੇ ਚਾਹੀਦੇ ਸਾਨੂੰ ਹਾਂ। ਚਲੋ ਫਿਰ ਇਥੇ ਚੰਡੀਗੜ੍ਹ ਵੀ ਤਾਂ ਜਾ ਸਕਦੇ ਫਿਰ। ਇਥੇ ਬੜੀਆਂ ਵਧੀਆ-ਵਧੀਆ ਥਾਵਾਂ ਘੁੰਮਣ ਵਾਸਤੇ। ਹਾਂ ਉਥੇ ਤਾਂ ਚੱਲ ਜਾ ਸਕਦੇ ਆਂ, ਪਰ ਇਹ ਆ ਕਿ ਕੋਈ ਹੁਣ ਨਾਲ ਤੁਰੇ ਇਹ ਆ ਨਾ। ਮੰਮਾ ਵੀ ਹੁਣ duty ਚਲ ਜਾਂਦੇ ਆ। ਪਾਪਾ ਆਪਣੀ duty ਹੁੰਦੀ ਆ, duty ਹੁੰਦੇ ਆ। ਫਿਰ ਜਾਈਏ ਕਿੱਤਾਂ ਹਨਾ। ਉਹਦੇ ਲਈ ਵੀ ਹੁਣ ਕੋਈ ਚਾਹੀਦਾ ਵਾ। ਕੋਈ ਨਾਲ ਜਾਏ ਇੱਕ ਜਣਾ ਆਪਣੀ ਕੋਈ ਸਹੇਲੀ ਨੂੰ ਜਾਂ ਫਿਰ ਭੈਣ-ਭੂਣ, ਭਰਾ ਦੇ ਨਾਲ ਚਲ ਜਾ ਉਥੇ। ਭਰਾ ਤਾਂ ਮੇਰਾ ਅੱਗੇ ਬਾਹਰ ਆ ਤੇ ਭੈਣ ਕਿਹੜੀ ਲੈ ਕੇ ਜਾਣੀ ਆ ਹੁਣ, ਉਹ ਤਾਂ ਅੱਗੇ ਨਿੱਕੀ ਆ।

ਹਾਂ, ਫਿਰ ਇਹ ਆ ਨਾ ਅਹ ਤੂੰ ਦੱਸ, ਤੂੰ ਨੀਂ ਕਿਤੇ ਘੁੰਮਣ-ਫਿਰਨ ਦਾ plan ਬਣਾਇਆ। ਮੇਰਾ plan ਤਾਂ ਹੈਗਾ ਵਾ ਜਾਣ ਦਾ । ਜੀਅ ਕਰਨ ਡਿਆ ਵਾ ਕਿ ਜਾਵਾਂ ਮੈਂ ਵੀ ਸ਼ਿਮਲਾ ਤਾਂਹੀਓਂ ਤਾਂ ਮੈਂ ਤੁਹਾਨੂੰ ਕੀ ਕਹਿੰਦੇ ਆ, advice ਦਿੱਤੀ ਆ।

ਪਤਾ ਤਾਂ ਹੈਗਾ ਪਰ ਕਦੇ ਜਾਣ ਦਾ ਮੌਕਾ ਨੀਂ ਮਿਲਿਆ। ਅੱਛਾ ਮਸੂਰੀ?

ਮੈਂ ਬੜੀਆਂ ਥਾਵਾਂ ਤੇ ਘੁੰਮ ਕੇ ਆਈ ਆਂ। ਦਿੱਲੀ ਗਈ ਆਂ, ਚੰਡੀਗੜ੍ਹ ਗਈ ਆਂ, ਜਲੰਧਰ ਗਈ ਆਂ। Bombay ਗਈ ਆਂ। ਹੋ ਵੀ ਬੜੀਆਂ ਥਾਵਾਂ ਤੇ ਗਈ ਆਂ। ਹੋਰ ਕੇ। ਪਹਾੜੀ area ਚ ਨੀਂ ਗਈ ਤੂੰ ਕੋਈ? ਜਿਦਾਂ ਹੁਣ ਪਹਾੜੀ area ਗਈ ਆਂ, ਗਈ ਆਂ। ਬੜੀ ਵਾਰੀ ਗਈ ਆਂ। ਛੇ-ਸੱਤ ਜਿਹੜਾ ਘੰਟਾ ਦਾ ਸਫ਼ਰ ਹੁੰਦਾ। ਇਥੇ ਹਿਮਾਚਲ ਪ੍ਰਦੇਸ਼ ਹੈ ਕੋਈ ਮੰਡੀ।

ਹਾਂ ਹਾਂ ਤੇ ਮੈਂ ਵੀ ਐਤਕਾਂ ਸੋਚਣ ਡਈ ਸੀ ਕਿ ਐਤਕਾਂ ਯਰ ਡਲਹੌਜ਼ੀ ਜਾਨੇ ਆਂ ਬੜਾ time ਹੋਗਿਆ ਗਿਆਂ ਨੂੰ। ਉਥੇ ਜਾ ਕੇ ਨਾ paragliding ਕਰਾਂਗੇ। ਹਾਂ ਚੱਲ ਆਹ ਵੀ ਬੜਾ ਵਧੀਆ ਵਾ। ਉਦਾਂ ਤੁਸੀਂ ਕਦੋਂ ਦਾ plan ਬਣਾਉਣਾ, ਫਿਰ ਜੇ ਤੁਸੀਂ ਗਏ ਤੇ।

ਆਹੋ ਚਲ ਉਦੋਂ ਤਾਂ ਫਿਰ ਮੈਂ mamma ਹੋਰਾਂ ਤੋਂ ਪੁੱਛਾਂ ਗੀ ਹਨਾ। ਜੇ ਮੇਰਾ, ਜੇ ਮੰਨ ਜਾਣਗੇ ਤਾਂ ਫਿਰ ਮੈਂ ਤੁਹਾਡੇ ਨਾਲ ਜਾਵਾਂਗੀ।

ਹਾਂ ਉਹ ਤਾਂ ਹੈਗਾ ਫਿਰ ਗੱਲਾਂਬਾਤਾਂ ਮਾਰਦੇ ਜਾਵਾਂਗੇ ਆਪਾਂ। ਮਸਤੀ-ਮੁਸਤੀ ਕਰਾਂਗੇ ਥੋੜ੍ਹੀ ਬਹੁਤ ਘੁੰਮਾਂਗੇ-ਫਿਰਾਂਗੇ ਨਾਲੇ ਨਾ ਅਹ ਖਾਣ-ਪੀਣ ਵਾਸਤੇ packet ਪੂਕਟ ਵੀ ਲੈ ਈ ਆਇਓ। ਭੁੱਖ ਬੜੀ ਲੱਗਦੀ ਜੇ, ਏਦਾਂ ਦੇ ਰਾਹਵਾਂ ਚ ਆਹੋ। ਉਹ ਤੇ ਆਏਂ ਇੱਕ ਪੂਰਾ ਆਏਂ। ਕੱਪੜੇ ਲੈ ਕੇ ਜਾਈਏ, ਉਹ ਪੂਰਾ ਇੱਕ ਭਰ ਲੈਣਾ ਹੋਰ ਕੀ ਬਸ ਖਾਂਦੇ-ਪੀਂਦੇ ਹੀ ਜਾਣਾ ਆਪਾਂ ਹੋਰ ਕੁਸ਼ ਨੀਂ ਕਰਨਾ। ਬਸ ਖਾਈ ਜਾਣਾ, ਖਾਈ ਜਾਣਾ। ਹਾਂ train ਚ ਚੱਲਾਂਗੇ, ਸੁਰੰਗ ਜਿਹੜੀ ਹੁੰਦੀ ਹਨਾ, ਉਥੋਂ ਦੀ ਚੱਲਾਂਗੇ train ਚ

ਉਹ ਤਾਂ ਚੱਲ ਉਥੇ ਵੇਖੀ ਜਾਵਾਂਗੇ। ਜਿਹੜੇ ਰਾਹ ਮਾੜੇ-ਮੋਟੇ ਥਾਵਾਂ ਤੇ ਰੁਕਦੀ ਆ, ਉਥੇ ਦੇਖ ਲਾਂ ਗੇ। ਚੀਕਾਂ ਮਾਰਦੇ ਜਾਵਾਂਗੇ। train ਚ ਪੂਰੀ ਮਸਤੀ ਕਰਾਂਗੇ। ਅਹੋ, ਲਾਗੇ ਜਿਹੜੇ ਲਾਗੇ-ਲਾਗੇ ਆਲੇ ਹੋਣਗੇ, ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਰੀਝ ਨਾਲ ਤੰਗ ਕਰਾਂਗੇ।

ਜੇ ਤੁਹਾਡੇ ਕੋਈ friends ਫਰੂੰਡਸ ਹੈਗਾ ਆ ਤਾਂ ਉਨ੍ਹਾਂ ਨੂੰ ਵੀ ਬੁਲਾ ਲਿਉ, ਆਪਣੇ ਮਿੱਤਰਾਂ ਨੂੰ, ਯਾਰਾਂ ਨੂੰ। ਹਾਂ ਉਹ ਤੇ ਕੋਈ ਗੱਲ ਨੀਂ, ਉਹ ਤੇ ਜਦੋਂ plan ਬਣੂਗਾ, ਉਦੋਂ ਫਿਰ ਕਰ ਈ ਲਵਾਂਗੇ।

ਤੇਰੀ ਆਵਾਜ਼ ਨਾ ਅਹ ਬੜੀ ਕੱਟਣ ਡਈ ਆ। ਤੂੰ ਕਿਤੇ ਹੋਰ ਬਹਿ ਕੇ ਗੱਲ ਕਰ। ਹਾਂ ਇੱਕ ਮਿੰਟ ਯਰ ਕੀ ਹੋਈ ਜਾਂਦਾ। ਮੈਨੂੰ ਆਪ ਨੂੰ ਨੀਂ ਪਤਾ ਲੱਗਦਾ ਪਿਆ। ਆਹੋ ਤੇਰਾ network ਬੜਾ ਅਜੀਬ ਜਾ ਚੱਲਣ ਡਿਆ। ਗੱਲ ਈ ਨੀਂ ਹੋਣ ਡਈ ਚੰਗੀ ਤਰ੍ਹਾਂ, ਆਵਾਜ਼ ਈ ਕੱਟੀ ਜਾਂਦੀ ਆ। ਪਤਾ ਨੀਂ ਤੁਹਾਡਾ ਤਾਂ ਸਹੀ ਆਉਣ ਡਿਆ ਹੈਗਾ ਵਾ। ਅੱਛਾ ਅਹ ਅਸੀਂ ਨਾ, ਉਹ ਕੀ ਕਹਿੰਦੇ ਆ, ਅੰਤਾਕਸ਼ਿਰੀ ਖੇਡਦੇ ਜਾਵਾਂਗੇ, ਨਾਲੇ ਵਾਵਾ ਮਜ਼ਾ ਆਊਗਾ ਗਾਉਣੇ ਨਾਲ, ਹਨਾ ਆਪ ਗਾਉਣ ਦਾ ਸਗੋਂ ਵੱਧ ਮਜ਼ਾ ਆਉਂਦਾ। ਉਹ ਜਿੱਦਾਂ ਹੁੰਦਾ ਨਾ ਅਹ ਚਿੱਟ ਬਣਾ ਕੇ ਖੇਡਦੇ ਆ, ਉਹ ਅਹ ਉਹ ਕਰਾਂਗੇ ਆਪਾਂ।

ਉਹ ਚ ਸਾਰਾ ਕੁਸ਼ ਅਸੀਂ ਕਰਲਿਆ ਕਿ ਅਸੀਂ ਕਿਦਾਂ ਕਿਦਾਂ ਕਰਨਾ ਵਾ। ਇਹ ਤਾਂ ਦੱਸ ਪਾਉਣਾ ਕੀ ਆ? ਯਰ ਏਦਾਂ ਦੀਆਂ ਥਾਵਾਂ ਤੇ ਨਾ, time ਵੱਧ ਲੱਗਦਾ ਹਨਾ, ਤੇ ਖੁੱਲ੍ਹੇ ਕੱਪੜੇ ਪਾ ਕੇ ਚਲ ਜਾਣਾ। ਖੁੱਲ੍ਹੀ ਜੀ t-shirt ਪਾ ਲੈਣੀ, ਨਾਲ ਖੁੱਲ੍ਹਾ ਜਾ ਪਜਾਮਾ ਪਾ ਲੈਣਾ ਵਾ।

ਨਈਂ-ਨਈਂ ਪਜ਼ਾਮਾ ਹੀ ਸਹੀ ਆ। ਉਹ ਫਿਰ ਨਹੀਂ ਉਹ ਜੀਅ ਤੇ ਕਰਦਾ ਵਾ। ਪਰ ਕੀ ਕਹਿੰਦੇ ਉਹ ਥੋੜ੍ਹੀ ਮੈਂ ਨਾ, ਵੇਖਿਆ ਵਾ phone ਤੇ, ਜਿਹੜੇ idol ਹੁੰਦੇ ਨਾ, ਉਹ ਏਦਾਂ ਈ ਖੁੱਲ੍ਹੇ-ਡੁੱਲ੍ਹੇ ਜੇ ਬਣ ਕੇ ਜਾਂਦੇ ਆ। ਤੇ idol ਜਿਹੜੇ ਹੁੰਦੇ ਆ, ਏਦਾਂ ਈ ਖੁੱਲ੍ਹੇ-ਡੁੱਲ੍ਹੇ ਜੇ ਬਣ ਕੇ ਜਾਂਦੇ ਆ। ਮੈਂ ਕਿਹਾ ਅਸਲ ਚ ਕੀ ਪਤਾ ਬਣ ਸਕਦੇ ਕਿ ਨਹੀਂ, ਇਥੇ ਰਹਿ ਕੇ feelings ਲੈ ਲੈਨੇ ਆਂ। ਹਾਂ ਇਹ ਤੇ ਹੈਗਾ। ਵੈਸੇ ਉਨ੍ਹਾਂ ਦੀ ਰੀਸ ਇੱਥੇ ਬਹਿ ਕੇ ਵੀ ਹੋ ਸਕਦੀ ਆ, ਉਹ ਤੇ possible ਆ।

ਨਾਲੇ ਬਸ ਉਦਾਂ ਦੇ। ਨਹੀਂ ਯਰ ਮਹਿੰਗੇ-ਮੂੰਹਗੇ ਨੀਂ ਲੈ ਕੇ ਜਾਣੇ। ਬਸ ਏਦਾਂ ਹੀ shorts ਹੋਗੇ ਪਜਾਮੇ-ਪਜੂਮੇ ਹੋਗੇ, jeans ਹੋਗੀਆਂ, shirts ਵਗੈਰਾ, ਬਸ ਏਦਾਂ ਈ normal dress ਡਰੂਸ ਨੀਂ ਲੈ ਕੇ ਜਾਣੀ ਕੋਈ ਸੂਟ-ਸਾਟ ਹਾ ਉਹ ਵੇਖਾਂਗੇ ਇੱਕ ਜਿਹੜਾ ਬੁੱਧਾ temple ਆ ਨਾ, ਹਿਮਾਚਲ ਵਾਲਾ, ਉਹ ਵੀ ਦੇਖਣ ਜਾਵਾਂਗੇ ਆਹੋ ਚਲ ਫਿਰ ਉਥੇ ਨਾ ਆਪਾਂ, ਮਤਲਬ ਉਧਰ ਵਾਲੇ style ਨਾਲ, ਜਿਦਾਂ ਉਥੇ dress up ਹੁੰਦੇ ਉਦਾਂ dress up ਹੋ ਕੇ ਨਾ ਆਪਾਂ, ਫਿਰ photos ਖਿਚਾਵਾਂਗੇ ਕਿੰਨੀਆਂ ਸਾਰੀਆਂ, ਜਿਦਾਂ ਸਾਰੇ ਪਾਉਂਦੇ ਈ ਆ। ਹਨਾ ਉਧਰ ਜਾ ਕੇ ਜਿਵੇਂ ਸਾਰੇ ਕਿੰਨੀਆਂ ਸਾਰੀਆਂ photos, videos ਬਣਾਉਂਦੇ ਆ। ਆਪਾਂ ਵੀ ਉਦਾਂ ਹੀ ਕਰਾਂਗੇ। ਹਾਂ ਹਿਮਾਚਲੀ dress ਕਰਾਂਗੇ ਉਥੋਂ ਦੀ ਹਨਾ।

ਉਥੇ ਸ਼ਾਮ ਦਾ ਮੌਸਮ, ਹਾਂ ਉਥੇ ਸ਼ਾਮ ਦਾ ਮੌਸਮ ਵੀ ਬੜਾ ਵਧੀਆ ਹੁੰਦਾ ਵਾ। ਹਾਂ, ਉਹ ਫਿਰ ਨਾ ਘੁੰਮਣ ਦਾ ਵੀ ਮਜ਼ਾ ਆਉਣਾ ਸਗੋਂ। ਮਤਲਬ ਦੁਪਹਿਰ ਅਹ ਇਹ ਨੀ ਹੋਣਾ ਵੀ ਦੁਪਿਹਰ ਨੂੰ ਅੰਦਰ ਵੜੀ ਦਾ, ਉਹ ਗਰਮੀ ਬੜੀ ਲੱਗਣੀ ਆ। ਵਾਹਵਾ ਆਰਾਮ ਨਾਲ ਘੁੰਮਾਂ-ਫਿਰਾਂਗੇ ਜਿੰਨੇ ਦਿਨ ਜਾਵਾਂਗੇ। ਹਫ਼ਤੇ ਕੁ ਲਈ ਜਾਵਾਂਗੇ ਈ ਹਨਾ?

ਇੰਨਾ ਕੁ time ਤਾਂ ਲਾ ਕੇ ਆਵਾਂਗੇ ਹੀ, ਵਾਹਵਾ ਮਸਤੀ-ਮੁਸਤੀ ਕਰ ਕੇ ਆਵਾਂਗੇ, ਕਿੰਨੀਆਂ ਸਾਰੀਆਂ photos ਖਿੱਚੇ ਕੇ ਆਵਾਂਗੇ photos ਪਾਉਣ ਦਾ videos ਪਾਉਣ ਦਾ ਹਾਂ trick ੀ ਹੈ, ਉਥੇ ਅਹ ਉਥੇ ਵੀ ਜਾਵਾਂਗੇ। ਹਾਂ, ਹੋਰ ਤੂੰ ਉਥੇ, ਕੀ-ਕੀ ਕਰਨਾ ਵਾ? ਹੋਰ ਵੇਖਾਂਗੇ। ਬਸ ਉਥੇ ਜਾ ਕੇ। ਮਸਤੀ ਕਰਨੀ ਬਸ ਪੂਰੀ। ਥੋੜ੍ਹਾ ਜਾ ਨਾ, ਆਪਣੇ ਨਾ ਦਿਮਾਗ ਨੂੰ ਜਿਹੜਾ ਵਾ, ਉਹ ਪੜਾਈ ਚੋਂ ਕੱਢ ਕੇ free ਹੋਣਾ ਬਸ। ਹਾਂ ਕੀਹਨੂੰ-ਕੀਹਨੂੰ invite ਕਰਨਾ ਵਾ। ਕਿਹੜੇ-ਕਿਹੜੇ ਦੋਸਤ ਲੈ ਕੇ ਜਾਣੇ ਤੂੰ ਨਾਲ ਹੋਰ। ਹੋਰ ਬਸ ਤਿੰਨ-ਚਾਰ ਸਹੇਲੀਆਂ ਲੈ ਜਾਣੀਆਂ ਵਾਂ। ਤੇ ਦੋ-ਤਿੰਨ ਯਾਰ ਹੈਗੇ, ਉਨ੍ਹਾਂ ਨੂੰ ਬੁਲਾ ਲੈਣਾ ਤੇ ਇੱਕ ਭੈਣ ਲੈ ਲੈਣੀ ਆ। ਹਾਂ ਚਲ ਇਹ ਵੀ ਸਹੀ ਆ। ਹੋਰ, family member ਹੋਰ ਕੋਈ ਨੀਂ ਲੈ ਕੇ ਜਾਣਾ। ਉਹ ਫਿਰ mummy papa ਨਾਲ ਵੱਖਰੀ ਗੱਲ ਹੋ ਜਾਂਦੀ ਤੇ ਯਾਰਾਂ-ਦੋਸਤਾਂ ਨਾਲ ਵੱਖਰੀ ਗੱਲ ਹੋ ਜਾਂਦੀ ਨਾ ਅਹ । ਹਾਂ, ਇਹ ਤਾਂ ਹੈਗਾ ਵਾ। ਇਹ ਤੂੰ ਬਿਲਕੁਲ ਸਹੀ ਕਿਹਾ। ਉਹ ਫਿਰ friends ਚ ਜ਼ਿਆਦਾ ਮਸਤੀ ਹੋ ਜਾਂਦੀ ਨਾ ਅਹ ਘਰਦਿਆਂ ਨਾਲ ਘਰਦਿਆਂ ਨੇ ਇਹ ਵੀ ਕਹਿਣਾ ਆ ਵੀ ਨਾ ਕਰੋ, ਉਹ ਵੀ ਨਾ ਕਰੋ। ਇਥੇ ਨਾ ਜਾਓ, ਉਥੇ ਨਾ ਜਾਓ। ਆਹ ਨਾ ਫੜੋ, ਆਹ ਨੀਂ ਪਾਉਣਾ। ਮਤਲਬ ਆਹ ਨੀਂ ਖਾਣਾ ਹੈਗਾ। ਇਹ ਨੀਂ ਖਰੀਦਣਾ। ਇੰਨੇ ਪੈਸੇ ਲੱਗ ਜਾਣੇ। ਏਦਾਂ ਹੋ ਜਾਣਾ ਵਾ, ਉਦਾਂ ਹੋ ਜਾਣਾ ਵਾ। ਉਨ੍ਹਾਂ ਦਾ ਤਾਂ ਇਹੀ ਕੰਮ ਨੀਂ ਮੁੱਕਣਾ ਉਥੇ। ਉਨ੍ਹਾਂ ਨੇ ਤਾਂ ਉਥੇ ਵੀ ਗਾਲ੍ਹਾਂ ਕੱਢਣ ਡਹਿ ਪੈਣੀਆਂ ਸਾਨੂੰ। ਸਹੀ ਗੱਲ ਆ ਸਾਰਾ mood ਉਥੇ ਹੀ ਖਰਾਬ ਹੋ ਜਾਂਦਾ। ਘੁੰਮਣ-ਫਿਰਨ ਤੇ ਇਹ ਸਾਨੂੰ ਇਥੇ ਵੀ ਗੁੱਸੇ ਹੋਈ ਜਾਂਦੇ ਵਾ। ਰਿਸ਼ੀਕੇਸ਼ ਵੀ ਚੱਲਾਂਗੇ। ਹਨਾ? ਆਹੋ, ਰਿਸ਼ੀਕੇਸ਼ ਵੀ ਬੜਾ ਵਧੀਆ ਵਾ। ਉਧਰੋ ਹਰਿਦੁਆਰ ਜਾਣ ਦਾ ਵੀ ਬੜਾ ਮਜ਼ਾ ਆਂਦਾ ਵਾ। ਹਾਂ-ਹਾਂ, ਹੋਰ ਪੈਸੇ ਕਿੰਨੇ ਕੁ ਲੈ ਕੇ ਆਉਣੇ ਆ? ਪੈਸੇ ਤਾਂ ਥੋੜ੍ਹਾ ਲੈ ਈ ਜਾਵਾਂਗੇ। ਮਤਲਬ ਪੰਜ ਹਜ਼ਾਰ ਤੱਕ ਤਾਂ ਆਪਣੇ ਕੋਲ ਰੱਖਾਂਗੇ, ਕਿਉਂਕਿ ਘਰਦਿਆਂ ਤੇ ਤਾਂ ਕੋਈ ਭਰੋਸਾ-ਭਰੂਸਾ ਹੈ ਨੀਂ ਆ। ਦੇਣ ਕੁਸ਼ ਆਪਣੀ saving ਚੰਗੀ ਹੁੰਦੀ ਆ।

ਹਾਂ, ਆਪਣੀ ਆਪਣੀ saving ਰੱਖਾਂਗੇ ਆਪਾਂ, ਆਪਣੇ ਕੋਲੋਂ। ਉਦੋਂ ਤਾਂ ਮੈਂ ਵੈਸੇ ਕੀਤੇ ਆ, ਜੋੜੇ ਆ। ਮੇਰੇ ਕੋਲ ਕਿੰਨੇ ਪੈਸੇ ਜੋੜੇ ਪਏ ਆ ਤੇ ਹੁਣ ਦੋ-ਤਿੰਨ ਹਜ਼ਾਰ ਰੁਪਈਆ ਤੇ ਹੋ ਗਿਆ ਵਾ ਤੇ ਮੈਂ ਸੋਚਣ ਡਈ ਆਂ। ਹੋਰ ਵੀ ਘਰਦਿਆਂ ਤੋਂ ਪੈਸੇ ਲੈ ਕੇ ਹੋਰ ਜੋੜ ਲੀਏ। ਹਨਾ? ਫੇਰ ਉਥੋਂ ਤੱਕ ਜਾਣ ਜੋਗੇ ਪੈਸੇ ਹੋ ਜਾਣਗੇ। ਉਥੇ ਜਾ ਕੇ ਨਾ, Cable train try ਕਰਾਂਗੇ ਠੀਕਾ?

ਹਾਂ, ਮੈਂ ਵੀ ਪੈਸੇ-ਪੂਸੇ ਇਕੱਠੇ ਕਰਲਾਂ। ਫਿਰ ਕਰਦੇ ਆਂ ਆਪਾਂ ਗੱਲ। ਸੱਸਰੀਆ ਕਾਲ ਮੈ ਆ ਕਰਨ ਸੰਗੀ। ਮੈ ਅੱਜ ਪੰਜਾਬੀ ਦੇ ਟੌਪਿਕ ਬਾਰੇ ਬੋਲ ਜਾ ਰਿਹਾ ਹਾਂ। ਸ਼ਬਦ ਬਣਤਰ ਅਤੇ ਸ਼ਬਦਾਂ ਦੀ ਰਚਨਾ ਪੜਣ ਪੜ ਅਤੇ ਅਨਪੜਤਾ

ਚਿੜਣ ਲਿਖ ਲਿਖਦਾ ਲਿਖਿਆ ਲਿਖਰੀਆਂ ਲਿਖੀਆਂ ਸ਼ਬਦ ਦੀ ਧਾਤ ਮਾਰੀਆ ਵਿੱਚ ਸਪਸ਼ਟ ਹੋ ਜਾਂਦਾ ਹੈ। ਕੀ ਸ਼ਬਦ ਇੱਕ ਤੋਂ ਵੱਧ ਤੱਤਾਂ ਦੇ ਜੋੜ ਸਦਕਾ ਹੌਂਦ ਵਿੱਚ ਆਏ ਹਨ। ਇਹਨਾਂ ਤੱਤਾਂ ਵਿੱਚ ਕਾਫੀ ਕੁੱਜ ਤੱਤ ਜਿਵੇ ਕੀ ਪਾੜ ਹਾਥੀ ਚਿੜੀ ਅਤੇ ਲਿਖ ਜਿਹੇ ਰੂਪ ਵਿੱਚ ਜਿਨ੍ਹਾਂ ਦਾ ਹਰ ਸ਼ਬਦਾ ਵਿੱਚ ਹੁੰਦਾ ਹੈ ਅਤੇ ਕੁੱਜ ਅਜਿਹੇ ਤੱਤ ਹੁੰਦੇ ਹਨ ਜਿਵੇ ਕਿ ਅੰਨ ਤਾ ਆਹਦੀ ਦੀ ਏਹ੍ਹ ਆ । ਜੋ ਇਹਨਾਂ ਤੱਤਾਂ ਦੇ ਅਗੈ ਪਿਛੇ ਜੁੜੇ ਹੋਏ ਹਨ । ਦੋ ਪ੍ਰਾਂਤ ਦੇ ਪਿੱਤਾ ਵਿੱਚ ਪਹਿਲੀ ਪ੍ਰਾਂਤ ਦੇ ਤੱਤ ਵਾਕ ਵਿੱਚ ਤੰਤਰ ਤੋਰ ਤੇ

ਸ਼ਬਦ ਵਿਗਿਆਨਿਕ ਸ਼ਬਦ ਅਤੇ ਛੋਟੀ ਤੋਂ ਛੋਟੀ ਸੁਤੰਤਰ ਵਿਗਿਆਨਕ ਇਕਾਈ ਨੂੰ ਸ਼ਬਦ ਕਿਹਾ ਜਾਂਦਾ ਹੈ । ਜਿਹੜੀ ਸੁਤੰਤਰ ਵਿਗਿਆਨਿਕ ਇਕਾਈ ਵਾਕ ਵਿੱਚ ਸਾਰੀ ਨਾਲ ਆਪਣਾ ਸਥਾਨ ਬਦਲ ਸਕਦੀ ਹੈ । ਤੇਜ ਸੁੰਦਰ ਲਿਖਦਾ ਘੋੜਾ ਕੁੜੀਆਂ ਅਨਪੜਤਾ ਨੂੰ ਤੇ ਪਰ ਚੀਜ ਨਹੀਂ ਆਦਿ ਸਾਰੇ ਸ਼ਬਦ ਹਨ । ਸ਼ਬਦ ਦੋ ਤਰਾਂ ਦੇ ਮੰਨੇ ਜਾਂਦੇ ਹਨ । ਕੋਸ਼ਗਤ ਅਤੇ ਵਿਆਕਰਨ ਸ਼ਬਦਾਂ ਦੇ ਜਿਨ੍ਹਾਂ ਰੁੱਤਾ ਨੂੰ ਕੋਸ਼ ਵਿੱਚ ਦਰਜ ਕਰਨ ਲਈ ਮੁਢਲੀ ਇਕਾਈ ਵਜੋਂ ਲਿਆ ਜਾਂਦਾ ਹੈ । ਉਸਨੂੰ ਕੋਸ਼ਗਤ ਸ਼ਬਦ ਕਿਹਾ ਜਾਂਦਾ ਹੈ ਵਾਕ ਸ਼ਬਦ ਬਣਤਰ ਵਿਚ ਵਿਚਰਨ ਦੇ ਸ਼ਬਦ ਰੂਪ ਨੂੰ ਜਾਣੇ ਕਿ ਸ਼ਬਦਾਂ ਦਾ ਨਾ ਦਿਤਾ ਜਾਂਦਾ ਹੈ ।